ਇਹ ਕੋਈ ਟਾਈਲਾਂ ਦੀ ਸ਼ੌਪ ਨਜ਼ਰ ਆ ਰਹੀ ਹੈ ਤੇ --

ਜਾਂ ਉਹ ਸੋਸਾਇਟੀ ਹੈ ਸੋਸਾਇਟੀ ਦੇ ਪਿੱਛੇ ਬਹੁਤ ਹੀ ਵੱਡਾ ਗਰਾਊਂਡ ਨਜ਼ਰ ਆ ਰਿਹਾ ਹੈ।

ਹੋਰ ਸੋਸਾਇਟੀ ਨਜ਼ਰ ਆ ਰਹੀ ਹੈ ਦੋ ਤਿੰਨ ਲੋਕ ਸੜਕ ਤੇ ਜਾ ਰਹੇ ਹਨ।

ਇਹਨਾਂ ਨੂੰ ਅੱਗ ਵਿੱਚ ਰੱਖ ਕੇ ਇਹਨਾਂ ਨੂੰ ਇਹਨਾਂ ਤੇ ਖਾਣਾ ਬਣਾਉਣਾ ਤੇ ਖਾਣਾ ਵਾਂ।

ਬਹੁਤ ਸੋਹਣਾ ਗੁਰਦੁਆਰਾ ਹੈ ਇਹਦੇ ਲਾਗੇ ਪਾਸੇ ਘਾ ਨਜ਼ਰ ਆ ਰਹੇ ਹਨ ਦੋ ਮੰਜਲੀ ਦੁਆਰਾ ਹੈ।

ਏਕ ਜੰਗਲ ਨਜ਼ਰ ਆ ਰਿਹਾ ਵਾ ਜਿਸ ਵਿੱਚ ਲੋਕਾਂ ਨੇ ਆਪਣਾ ਝੋਪੜੀ ਵਾਲਾ ਘਰ ਬਣਾਇਆ ਵਾ।

ਬਹੁਤ ਹੀ ਵਧੀਆ ਨਜਰ ਆ ਰਹੇ ਕੱਪੜੇ ਤੇ ਵੱਖ ਵੱਖ ਸਾਇਜ ਦੇ ਆ ਤੇ ਵੱਖ ਵਖਾ ਕਾਲਰਾਂ ਦੇ ਆ।

ਇਹ ਕੋਈ ਸੁਪਰਮਾਰਕਿਟ ਨਜਰ ਆ ਰਹੀ ਆ ਤੇ ਉਸਦਾ ਨਾਮ ਹੈ ਕਰੋਮਾ ਤੇ ਬਹੁਤ ਹੀ ਸੋਹਣਾ ਵਿਊ ਨਜਰ ਆ ਰਿਹਾ ਵਾ।

ਤੇ ਮਾਰਕੀਟ ਦੇ ਥੱਲੇ ਅੰਦਰ ਆਉਣ ਦੀ ਇੱਕ ਮੋਲ ਜਿਸਦਾ ਨਾਮ ਆ ਗਰੈਂਡ ਵਰਕ।

ਤੇ ਜ਼ੂ ਵਿੱਚ ਇੱਕ ਪਿੰਜਰੇ ਵਿੱਚ ਸ਼ੇਰ ਨਜ਼ਰ ਆ ਰਿਹਾ ਹੈ।

ਸਾਹਮਣੇ ਇੱਕ ਘਰ ਨਜ਼ਰ ਆ ਰਿਹਾ ਹੈ ਘਰ ਦੇ ਉੱਤੇ ਇੱਕ ਟੈਂਕੀ ਐ।